married ਹੁੰਦੇ, ਤਾਂ ਸਿਲਾਈ ਕਢਾਈ ਦਾ ਇਹ ਤੁਹਾਨੂੰ ਪਤਾ ਅੱਜ ਕੱਲ੍ਹ ਜਿਹੜੇ ਨਹੀਂ ਪੜ੍ਹ ਸਕਦੇ ਉਹ ਇਹੋ ਜਿਹਾ ਕੁੱਛ ਕਰ ਰਹੇ ਨੇ, ਹਾਂ ਆਪਾਂ ਇਹ ਨਹੀਂ ਕਹਿੰਦੇ ਬਈ ਇਹ ਚੀਜ਼ ਕਿੱਤਾ ਮਾੜਾ ਹੈ, ਨਹੀਂ ਵਧੀਆਂ ਕਿੱਤਾ, ਕਈਆਂ ਨੇ ਇਹ ਸਿਲਾਈ ਕਢਈ ਦੇ ਕਿੱਤੇ ਵਿੱਚ ਕਾਫੀ ਉਹ ਕੀਤੀ ਹੈ, ਪਰ ਪੜ੍ਹਾਈ ਤੁਹਾਨੂੰ ਪਤਾ ਕਾਫੀ ਜ਼ਿਆਦਾ ਜ਼ਰੂਰੀ ਹੈ। ਇਹ ਗੁਰਸਮਿਰਨ ਕੌਰ ਦੀ ਜਿਹੜੀ ਕਹਾਣੀ ਹੈ ਇਹ ਪਹਿਲਾਂ ਜੈਪੁਰ ਹੁੰਦੇ ਸੀਗੇ। ਇਹ ਜੈਪੁਰ ਤੋਂ ਚੰਡੀਗੜ੍ਹ shift ਹੋਏ ਦੋ ਹਜ਼ਾਰ ਦੇ ਵਿੱਚ, ਦੋ ਹਜ਼ਾਰ ਦੇ ਵਿੱਚ ਚੰਡੀਗੜ੍ਹ shift ਹੋਏ ਅਤੇ ਚੰਡੀਗੜ੍ਹ ਥੋੜ੍ਹਾ, ਵੈਸੇ ਚੰਡੀਗੜ੍ਹ ਤੋਂ ਪਹਿਲਾਂ ਹੀ ਆਪਾਂ ਕਹਿ ਦਿੰਦੇ ਹਾਂ, ਖਰੜ ਮੁਹਾਲੀ side ਉੱਥੇ shift ਹੋਏ ਅਤੇ ਇਹ ਲੱਗੇ ਆਪਣੇ ਇੰਡਸ ਪਬਲਿਕ ਸਕੂਲ ਹੈ, ਹੁਣ ਵੀ ਹੈਗਾ, ਉੱਥੇ ਆਪਣੇ, ਆਪਣਾ ਮੇਰੇ ਵੀਰ ਅਹ ਖਰੜ ਤੋਂ ਥੋੜ੍ਹਾ ਅੱਗੇ ਜਾ ਕੇ ਹੈ, ਉੱਥੇ ਅਤੇ ਉਹ ਸਕੂਲ ਦੇ ਵਿੱਚ ਜਦੋਂ ਪੜ੍ਹਨ ਲੱਗੇ, ਅਤੇ ਕੁੱਛ ਉਹਨਾ ਦੇ ਘਰ ਦੇ ਹਾਲਾਤ ਕੁੱਛ ਏਦਾਂ ਦੇ ਸੀਗੇ ਬਈ ਉਹ ਪੜ੍ਹਾ ਰਹੇ ਸੀ but ਉਹ ਔਖੇ ਸੌਖੇ ਹੀ ਪੜ੍ਹਾ ਰਹੇ ਸੀਗੇ ਬਈ ਐਨੀ ਗੁੰਜ਼ਾਇਸ਼ ਨਹੀਂ ਸੀਗੀ ਬਈ ਬੱਚੇ ਨੂੰ ਬਈ ਅੱਗੇ ਪੜ੍ਹਾ ਸਕਣ, ਕਿਉਂਕਿ ਉਹਨਾ ਦੇ mother ਨੇ ਸੋਚਿਆ ਸੀਗਾ family ਨੇ ਸੋਚਿਆ ਸੀ ਬੱਸ ਇਹਨੂੰ ਤਾਂ tenth ਕਰਾ ਕੇ, ਆਪਾਂ ਅੱਗੇ ਨਹੀਂ ਪੜ੍ਹਾਉਣਾ ਹੈਗਾ ਅਤੇ ਵਿਆਹ ਵਿਹੂ ਦੇਵਾਂਗੇ ਦੇਖਾਂਗੇ ਬਈ ਇਹਦਾ ਕੀ ਹੈ, ਅਤੇ ਚੱਲੋ ਉੱਥੇ ਪੜ੍ਹਨ ਲੱਗੀ ਤਾਂ ਪਹਿਲਾਂ ਪਹਿਲਾਂ ਕੰਪਲੇਟਾਂ ਆਈਆਂ ਬਈ ਹਾਂ ਭਾਈ ਤੁਹਾਡੀ ਜਿਹੜੀ ਕੁੜੀ ਹੈ ਪੜ੍ਹਦੀ ਨਹੀਂ ਹੈਗੀ। ਹੈ ਨਾ ਬਈ ਨਾ ਆਪਣਾ ਕੁੱਛ ਕਰਦੀ ਹੈ handwriting ਬਹੁਤ ਗੰਦੀ ਹੈ ਇਹਦੀ। reading ਨਹੀਂ ਅੱਛੀ ਹੈਗੀ ਯੇਹ ਵੋਹ, ਚੱਲੋ ਉਹਦੀ ਕੀਤਾ, ਚੱਲੋ ਮੇਰੀ mother ਜਿਹੜੇ ਉਹਨਾ ਦੇ mother ਸੀਗੇ ਉਹ ਵੀ ਪਹਿਲਾਂ teacher ਸੀਗੇ ਅਤੇ ਉਹਨਾ ਨੇ ਪੂਰੀ ਆਪਣਾ handwriting ਵਗੈਰਾ ਹੈ ਨਾ ਹੋਰ ਚੀਜ਼ਾਂ ਚ improvement ਕਰਾਈ ਉਹਨਾ ਦੀ reading ਦੇ ਵਿੱਚ improvement ਕਰਾਈ, ਪੰਜਾਬੀ ਬੋਲਣੀ ਸਿਖਾਈ, ਹੈ ਨਾ, ਚੱਲੋ ਉਹਦੂ ਬਾਅਦ ਜਦੋਂ ਹੌਲੀ ਹੌਲੀ improvement ਹੁੰਦੀ ਹੁੰਦੀ ਹੁੰਦੀ ਹੁੰਦੀ ਉਹ ਵਧੀਆਂ ਪੜ੍ਹਨ ਲੱਗ ਗਈ, ਵਧੀਆ ਆਪਣਾ ਉਹਨਾ ਦਾ scope ਬਣ ਗਿਆ, ਵਧੀਆ base ਬਣ ਗਿਆ ਅਤੇ ਉਹ ਪੜ੍ਹਦੇ ਪੜ੍ਹਦੇ ਚੱਲੋ ਆਪਣੇ tenth ਉਹਨਾ ਨੇ clear ਕਰ ਲਈ।

ਤੁਸੀਂ ਇਹਨੂੰ ਮੇਰੇ ਕੋਲ ਭੇਜੋ, ਮੈਂ ਅੱਗੇ ਇਹਨੂੰ study ਕਰਾਊਂਗੀ, ਉਹ ਕਹਿੰਦੇ ਭਾਈ ਦੇਖ ਲਉ ਚੱਲੋ ਜਿਵੇਂ ਤੁਹਾਨੂੰ ਸਹੀ ਲੱਗਦਾ ਅਤੇ ਉਹਨਾ ਦੀ ਨਾਨੀ ਉਹਨੂੰ ਲੈ ਗਈ। ਨਾਨੀ ਜੀ ਲੈ ਕੇ ਗਏ ਤਾਂ ਅੱਗੇ ਉਹਨਾ ਨੂੰ ਪਟਿਆਲੇ ਪਟਿਆਲੇ ਦੇ ਲਾਗੇ ਸ਼ਹਿਰ ਹੈ ਨਾਭਾ, ਅਤੇ ਉੱਥੇ ਜਦੋਂ ਉਹਨੂੰ ਲੈ ਕੇ ਗਏ ਤਾਂ ਉਹਨਾ ਨੇ ਆਪਣਾ plus one plus two ਜੈਨ ਪਬਲਿਕ ਸਕੂਲ ਨਾਭੇ ਦੇ ਵਿੱਚ ਵਧੀਆਂ ਸਕੂਲ ਹੈ, CBSE board ਅਤੇ ਉੱਥੇ ਉਹਨਾ ਦੇ mother ਸੀਗੇ, ਉਹਨਾ ਦੇ mother ਚਾਹੁੰਦੇ ਸੀਗੇ ਬਈ ਤੂੰ ਕਰ ਹੁਣ ਮੈਡੀਕਲ but ਜਿਹੜੀ ਉਹ ਗੁੜੀਆ ਸੀਗੀ ਉਹ ਕਹਿੰਦੇ ਹੁੰਦੇ ਬਈ ਆਪਾਂ ਕੁੱਛ ਅੱਗੇ ਦਾ ਸੋਚੀਏ ਤਾਂ ਵਧੀਆ ਸੋਚੀਏ ਅਤੇ ਪਰ ਹੋਰ ਕਹਿੰਦੇ ਨੇ ਭਾਈ ਤੇਰੇ ਵਾਸਤੇ ਇਹ ਵਧੀਆ, ਕਦੇ ਵੀ ਨਹੀਂ, ਜਿਹੜਾ ਹੁੰਦਾ ਹਮੇਸ਼ਾ ਦਿਲ ਕਹਿੰਦਾ ਬਈ ਤੁਹਾਡੇ ਵਾਸਤੇ ਉਹ ਚੀਜ਼ ਵਧੀਆ, ਤਾਂ ਉਹੀ ਚੀਜ਼ ਵਧੀਆ। ਕਦੇ ਵੀ ਦੂਸਰੇ ਦੀ ਨਾ ਸੁਣੋ। ਇਹ ਗੱਲ ਹੈ, ਚਾਹੇ ਤੁਹਾਡੇ ਘਰ ਦੇ ਨੇ, ਚਾਹੇ ਕੁੱਛ ਵੀ ਹੈ, ਸਿਰਫ ਇਹ ਜਿਹੜੀ success ਹੈ ਉਹ ਤੁਹਾਡੇ ਅੰਦਰੋਂ ਆਉਣੀ ਹੈ, ਤੁਹਾਨੂੰ ਜਦ ਤੱਕ, ਤੁਸੀਂ ਅੰਦਰੋ ਨਹੀਂ ਆਪਣਾ strong ਹੈਗੇ ਜਦ ਤੱਕ ਤੁਸੀਂ ਅੰਦਰੋਂ ਹੋਵੋਗੇ ਹਾਂ ਬਈ ਉਹ ਚੀਜ਼ ਮੇਰੇ ਵਾਸਤੇ ਵਧੀਆ, ਬਈ ਮੈਂ ਯਾਰ ਉਹ ਕਰ ਲਾਂ, ਤਾਂ ਮੈਂ ਸਹੀ ਹਾਂ, ਪਰ ਨਹੀਂ ਉਹਨਾ ਨੇ ਜਦੋਂ ਕਹਿ ਦੇਈਏ ਆਪਣੇ mother ਦੀ ਮੰਨੀ ਚੱਲੋ ਮੈਂ ਨਾਨ ਮੈਡੀਕਲ ਕਰ ਲੈਂਦੀ ਹਾਂ। ਉਹਨਾ ਨੇ ਨਾਨ ਮੈਡੀਕਲ plus one ਦੇ ਵਿੱਚ ਕੀਤੀ, ਪਰ ਨਹੀਂ, ਗੱਲਬਾਤ ਨਹੀਂ ਬਣੀ, ਉਹਨਾ ਨੇ, ਉਹ ਅੜ ਗਏ। ਜੇ ਚਾਰੋਂ ਨਾ ਅੜ੍ਹਦੇ, ਅੱਜ ਆਹ ਮੋ ਆਹ ਮੁਕਾਮ ਤੱਕ ਨਾ ਵੀ ਪਹੁੰਚਦੇ may be ਕੁੱਛ ਹੋਰ ਕਰ ਰਹੇ ਹੁੰਦੇ ਹੈ ਨਾ, ਇੰਜੀਨਅਰਿੰਗ ਵਗੈਰਾ ਜੋ, ਜੋ ਵੀ ਲਾ ਲਉ ਤੁਸੀਂ, job ਮਿਲ ਜਾਏ ਨਾਨ-ਮੈਡੀਕਲ ਦੀ ਅੱਗੇ, but ਉਹ ਕਹਿੰਦੇ ਨਹੀਂ, ਮੈਂ ਮੈਡੀਕਲ ਕਰਨਾ।

ਉਹਨਾ ਦੇ ਨਾਨੀ ਜੀ ਉਹਨਾ ਨੂੰ ਹਮੇਸ਼ਾ support ਕਰਦੇ ਸੀਗੇ, ਉਹ ਕਹਿੰਦੇ ਸੀ ਨਹੀਂ ਜੋ ਤੇਰਾ ਦਿਲ ਕਰਦਾ ਤੂੰ ਉਹ ਕਰ, ਉਹਨਾ ਦੀ ਨਾਨੀ ਨਾਲ ਕਾਫੀ ਵਧੀਆਂ bonding ਸੀਗੀ, ਚੱਲੋ ਭਾਈ ਉਹ ਆਪਣਾ ਉਹਨਾ ਨੇ plus two ਦੇ ਵਿੱਚ ਅਹ ਜੋ ਵੀ ਸੀਗਾ, exchange ਕਰਾ ਕੂ ਕੇ, ਅੱਗੇ ਦਿੱਲੀ ਬੋਰਡ ਦੇ ਨਾਲ ਜੋ ਵੀ ਹੁੰਦਾ ਇਹਨਾ ਦਾ procedure, ਉਹਨਾ ਨੇ ਅੱਗੇ ਆਪਣਾ ਮੈਡੀਕਲ ਦੇ ਵਿੱਚ medical ਲੈ ਲਈ, ਜਿਹੜੇ ਉਹਨਾ ਦੇ first sem ਦੇ paper ਹੋਏ, ਉਹਨਾ ਦੇ ਘਰ ਦੇ ਕਹਿੰਦੇ ਬਈ ਇਹ ਕਿੱਥੇ ਕਰ ਲਉ, ਉਹਨਾ ਦੇ mother ਹੋ ਗਏ ਹੈ ਨਾ ਹੋਰ, ਬਈ ਇਹ ਕਿੱਥੇ ਕਰ ਲਊਗੀ, ਉਹਨਾ ਦੇ ਕਿਸੇ ਘਰ ਦੇ ਬੰਦੇ ਨੇ ਵੀ ਕਹਿ ਤਾ, ਬਈ ਕੋਈ ਨਹੀਂ ਦੇਖਾਂਗੇ ਬਈ ਜਦੋਂ ਤੇਰੀ ਕੁੜੀ ਬਈ ਕਰ ਲਊਗੀ ਹੈ ਨਾ ਇਹ ਬਈ ਮਿਹਣਾ ਜਾਂ ਮਾਰਿਆ ਉਹਨੇ family ਨੂੰ ਬਈ ਤੁਸੀਂ ਤਾਂ ਗਰੀਬ ਹੋ, ਤੁਸੀਂ ਕਿੱਥੇ ਇਹਨਾ ਨੂੰ ਆਏਂ ਕਰ ਲਉਗੇ। ਅਤੇ ਚੱਲੋ ਭਾਈ ਉਹਨਾ ਦਾ ਕੋਈ ਬੰਦਾ ਖਾਸ ਸੀ, ਉਹ ਕਹਿੰਦੇ ਮਾਤਾ ਦਾ, ਉਹਨਾ ਨੇ ਮਾਤਾ ਜੀ ਉਹਨਾ ਨੂੰ ਕਹਿੰਦੇ ਚੱਲੋ ਕੋਈ ਗੱਲ ਨਹੀਂ, ਭਾਈ ਦੇ ਦਿੰਦੇ ਹਾਂ, first sem ਦੇ paper ਹੋਏ, ਪੇਪਰਾਂ ਦਾ result ਆਇਆ, result ਆਇਆ ਤਾਂ result ਆਇਆ ਬਹੁਤ ਵਧੀਆ, ਪਿਛਲਾ ਜਿਹੜਾ ਨਾਨ ਮੈਡੀਕਲ ਦਾ plus one ਦਾ result ਸੀਗਾ। ਉਹ ਇੱਕ side ਤੇ ਰੱਖਿਆ ਸੀ, ਇੱਕ side ਤੇ ਰੱਖਿਆਂ ਮੈਡੀਕਲ ਦਾ, ਉਹ ਵੀ first sem ਦਾ, first sem ਦਾ ਜਦੋਂ result ਦੇਖਿਆ ਘਰ ਦੇ ਕਹਿੰਦੇ ਬਈ ਹਾਂ ਬਈ ਕਾਫੀ ਵਧੀਆਂ ਗੱਲ ਹੈ, ਬਈ ਹਾਂ ਭਾਈ ਜੇ ਤੇਰਾ ਪਹਿਲਾਂ ਸੀਗਾ ਤੂੰ ਪਹਿਲਾ ਦੱਸਣਾ ਸੀ, ਉਹ ਕਹਿੰਦੇ ਬਈ ਨਹੀਂ, ਪਹਿਲਾ ਮੈਂ ਚੱਲੋ ਆਂਏਂ ਸੀਗਾ ਬਈ ਤੁਸੀਂ ਕਹੋਂਗੇ ਬਈ ਹਾਂ ਭਾਈ ਮੇਰੀ ਨਹੀਂ ਮੰਨੀ ਹੈਗੀ ਅਤੇ ਚੱਲੋ ਅੱਗੇ ਉਹਨਾ ਦੇ plus one ਹੋਈ, ਬਹੁਤ ਵਧੀਆ marks ਸੀ ਉਹਨਾ ਦੇ, ਜਿਸ ਦਿਨ ਉਹਨਾ ਦਾ result ਆਉਣਾ ਸੀ ਇੱਕ ਗੱਲ ਵਧੀਆ ਸੀ ਹਾਸੇ ਵਾਲੀ ਅਹ ਮਤਲਬ ਕਿ ਤੁਹਾਨੂੰ ਆਵੇ ਨਾ ਆਵੇ but ਮੈਨੂੰ ਆਈ ਕਿਉਂਕਿ ਮੈਂ ਉਸ ਦਿਨ ਉਹਨਾ ਦੇ ਕੋਲੇਂ ਸੀਗਾ, ਉਹਨਾ ਦਾ ਆਉਣਾ ਸੀ result, ਠੀਕ ਹੈ ਦੁਪਹਿਰ ਦਾ time ਸੀਗਾ ਅਸੀਂ ਬੈਠੇ ਘਰੇ, ਹੁਣ ਉਹਨਾ ਨੇ ਜਿਵੇਂ ਆਪਾਂ ਕਿਹਾ ਨਹੀਂ ਬੰਦਾ nervous ਹੋ ਰਿਹਾ ਹੁੰਦਾ ਬਈ ਪਤਾ ਨਹੀਂ ਯਾਰ ਕੀ ਬਣੂੰਗਾ ਹੈ ਨਾ ਇਹਦਾ ਤਾਂ ਬਈ ਮੇਰਾ ਅੱਜ final result ਹੈ, ਬਈ ਕਿਤੇ supply ਨਾ ਆ ਜਾਏ, ਇਹ ਨਾ ਹੋ ਜਾਏ, ਵੋਹ ਨਾ ਹੋ ਜਾਏ, ਬੰਦੇ ਨੂੰ ਛੱਤੀ ਦਿਮਾਗ, ਛੱਤੀ ਤਰ੍ਹਾਂ ਦੀਆਂ ਟੈਨਸ਼ਨਾਂ ਘੁੰਮ ਰਹੀਆ ਹੁੰਦੀਆਂ ਬੰਦੇ ਦੇ ਦਿਮਾਗ ਚ, ਬੰਦਾ confuse ਹੋਇਆ ਹੁੰਦਾ, ਚਾਹੇ ਤੁਸੀਂ ਹੋ, ਚਾਹੇ ਮੈਂ ਹਾਂ, ਕੋਈ ਵੀ ਆ, ਆਪਣਾ result ਆਉਣ ਹੋ ਗਿਆ, ਆਪਾਂ ਕਹਿੰਦੇ ਹਾਂ ਯਾਰ ਬਾਬੇ ਹਾਏ result ਆਊਗਾ ਯਾਰ ਪਤਾ ਨਹੀਂ ਕੀ ਬਣਨਾ, ਕੀ ਨਹੀਂ ਬਣਨਾ, ਉਹ ਵੀ ਆਂਏਂ, ਉਹ ਨਾ hyper nervous ਹੋਣ ਦਾ ਢੰਗ ਇਹੋ ਜਿਹਾ ਸੀ ਨਾ ਉਹਨਾ ਨੇ ਕੀ ਕੀਤਾ ਭਾਈ ਇੱਕ ਵੱਡੀ ਸਾਰੀ ਨਮਕੀਨ ਲਈ, ਜਿਹੜਾ ਆਪਣਾ ਪੈਕਟ ਹੁੰਦਾ। ਆਲੂ ਭੂਜੀਆਂ ਦਾ ਪੈਕਟ ਲੀਤਾ ਬੜਾ ਸਾਰਾ, ਨਾਲ ਇੱਕ ਦੋ ਲੀਟਰ ਦੀ ਕੋਕ, ਬਹਿ ਗਏ ਲੈ ਕੇ ਯਾਰ ਹੁਣ, ਲਵੇਂ ਰੱਖ ਲਿਆ ਮੋਬਾਇਲ, ਭਾਈ result ਦੇਖਦੇ ਹਾਂ, ਚੱਲੋ ਦੇਖਦੇ ਹਾਂ ਕੀ ਬਣਦਾ, ਉਹ ਘਬਰਾਹਟ ਘਬਰਾਹਟ ਦੇ ਵਿੱਚ ਮੈਂ ਚਾਹੇ ਲਾ ਲਉ nervous ਦੇ ਵਿੱਚ ਉਹ ਇੱਕ ਕੋਕ ਦੀ ਬੋਤਲ ਅਤੇ ਨਾਲ ਨਮਕੀਨ ਦੇ ਦੋ ਪੈਕਟ ਖਤਮ ਹੋ ਚੁੱਕੇ ਸੀ ਜਦ ਤੱਕ result ਆਉਣਾ ਸੀਗਾ, result ਆਂਇਆ, ਐਨੇ ਜ਼ਿਆਦਾ ਖੁਸ਼ ਹੋਏ ਉਹਨੇ, ਸਾਰੀ family ਚੱਲੋ ਖੁਸ਼ ਹੀ ਹੁੰਦੀ ਹੈ ਨਾ, ਚੱਲੋ ਸ਼ਾਮ ਨੂੰ ਉਹਨਾ ਨੇ ਆਪਣਾ celebrate ਕੀਤਾ ਜੋ ਉਹਨਾ ਦਾ ਬਣਦਾ ਸੀਗਾ। ਉਹਦੂ ਬਾਅਦ ਅੱਗੇ ਘਰ ਦੇ ਕਹਿੰਦੇ ਭਾਈ ਲੈ ਹੁਣ ਤੇਰੀ plus two ਵੀ ਹੋ ਗਈ। ਮੈਡੀਕਲ ਚ, ਮੈਡੀਕਲ ਚ ਤੰਨੇ ਕਰ ਤਾਂ ਲਈ, ਹੁਣ ਅੱਗੇ ਦੱਸ ਇਹਦਾ ਕੀ ਕਰਨਾ, ਬਈ ਤੂੰ ਪੜ੍ਹ ਤਾਂ ਲਈ ਐਨਾ, ਅਤੇ ਹੁਣ ਅੱਗੇ ਦੱਸ ਤੰਨੇ ਭਾਈ ਕਿਵੇਂ ਕਰਨਾ ਕਿ ਨਹੀਂ ਕਰਨਾ ਹੈ ਨਾ ਚੱਲ ਭਾਈ ਉਹ ਬੇਚਾਰੀ paper ਪੂਪਰ ਦਿੰਦੀ ਰਹੀ ਹੈ ਨਾ ਇੱਧਰ ਉੱਧਰ, ਉਹਦਾ ਸੀਗਾ ਮੈਡੀਕਲ ਦੇ ਵਿੱਚ, ਵਗੈਰਾ ਜਾਂ ਇੱਧਰ ਉੱਧਰ ਹੋਰ, dentist ਦਾ ਸੀਗਾ, ਡਾਕਟਰ ਦਾ ਸੀਗਾ ਉਹਨਾ ਦਾ, ਜਾਣਾ ਉਹਨਾ ਨੇ ਮੈਡੀਕਲ ਲਾਈਨ ਦੇ ਵਿੱਚ ਹੀ ਸੀਗਾ ਪਰ

ਕੋਈ ਘਰਦਿਆਂ ਦੇ ਨਾਲ ਜ਼ਿੱਦ ਨਹੀਂ ਕਰਨੀ, ਕੋਈ ਕੁੱਛ ਨਹੀਂ, ਜਿਹੜੇ ਕਿਸੇ ਨੇ ਪੈਸੇ ਦੇ ਦੇਣੇ, save ਕਰ ਲੈਣੇ ਆਪਣੇ ਅਤੇ ਹੋਰ ਗੱਲ ਦਾ ਨਹੀਂ ਹੁੰਦਾ ਜ਼ਿਕਰ, ਵਧੀਆਂ ਗੱਲ ਹੈ, ਜਿਵੇਂ ਅੱਜ ਕੱਲ੍ਹ ਦੇ ਬੱਚੇ ਪੜ੍ਹਾਈ ਕਰਦੇ ਨਹੀਂ ਜਾਂ ਜਿਹੜੇ ਕਰਦੇ ਨੇ, ਇਹਨਾ ਨੂੰ ਕਈ family rich ਹੁੰਦੀਆਂ ਨੇ। ਉਹਨਾ ਨਾਲ ਜਿਵੇਂ ਵਧੀਆਂ ਘਰੋਂ ਆਉਂਦੇ ਹੁੰਦੇ ਨੇ, ਉਹ ਅਗਲਾ ਕਹਿੰਦਾ ਨਹੀਂ, ਅਸੀਂ ਆਪਣੇ ਬੱਚਿਆਂ ਨੂੰ ਵਧੀਆਂ books ਲੈ ਕੇ ਦੇਣੀਆਂ, ਹੈ ਨਾ ਵਧੀਆਂ ਅਹ ਕਾਪੀਆਂ ਵਗੈਰਾ ਲੈ ਕੇ ਦੇਣੀਆਂ, ਪੈੱਨ ਵਗੈਰਾ, ਉਹ ਇਹੋ ਜਿਹੀ ਕੁੜੀ ਸੀ, ਉਹਨੇ ਕੀ ਕੀਤਾ, ਹੁਣ ਬਾਈ ਬੁੱਕਾਂ ਬਹੁਤ ਮਹਿੰਗੀਆਂ ਸੀਗੀਆਂ ਮੈਡੀਕਲ ਦੀਆਂ, ਕੀ ਕਰਦੇ ਹੈ ਨਾ, ਉਹਨਾ ਨੇ ਕੀ ਕੀਤਾ ਆਪਣੇ ਜਿਹੜਾ ਅਹ ਜਿਵੇਂ ਆਪਣੇ ਕਾਲਜ ਦੇ ਵਿੱਚ ਹੁੰਦੀ ਹੈ, ਲਾਈਬ੍ਰੇਰੀ, ਲਾਈਬ੍ਰੇਰੀ ਦੇ ਵਿੱਚੋਂ ਬੁੱਕਾਂ issue ਕਰਾਉਣੀਆ, ਆਪਣੇ brother ਨੂੰ, ਆਪਣੇ ਘਰੇ ਆਉਣਾ, ਆਪਣੇ brother ਨੂੰ ਕਹਿਣਾ, ਬਈ ਆਹ ਜਾ ਕੇ ਆਪਣਾ ਫੋਟੋ ਸਟੇਟ ਕਰਾਉਣਾ ਇਹਨੂੰ ਜਿਦਣ ਉਹਨੇ ਆਂਏਂ ਵੀ ਨਹੀਂ ਹੈਗਾ ਬਈ ਪੈਸੇ ਆਪਣੇ ਘਰਦਿਆਂ ਨੂੰ ਦੇਣੇ ਨਹੀਂ, ਜਿਹੜੇ ਉਹਨਾ ਨੇ ਪੈਸੇ save ਕੀਤੇ ਹੋਣੇ, ਉਹੀ ਪੈਸੇ ਆਪਣੇ brother ਨੂੰ ਦੇਣੇ ਅਤੇ ਉਹਨਾ ਨੇ brother ਨੇ ਜਾ ਕੇ ਅੱਗੇ ਉਹਨਾ ਨੂੰ ਫੋਟੋ ਸਟੇਟ ਕਰਾਉਣਾ, ਲਿਆ ਕੇ ਦੇਣਾ, ਉਹਨਾ ਨੇ ਵਾਪਸ ਉਹ book ਉਹ ਫੇਰ issue ਕਰਾ ਕੇ ਜਿਹੜੀ ਕਰਾਈ ਸੀਗੀ, issue book ਉਹ ਵਾਪਸ ਜਾ ਕੇ ਉੱਥੇ ਦੇ ਦੇਣੀ ਅਤੇ ਉਹ ਜਿਹੜੇ ਫੋਟੋ ਸਟੇਟਸ ਸੀਗੀਆ ਨਾ, ਉਹਨਾ ਦੇ ਵਿੱਚੋਂ ਪੜ੍ਹਨਾ, ਉਹਨਾ ਦੇ ਵਿੱਚੋਂ ਹੀ ਸਾਰਾ ਕਰਨਾ ਬਈ ਹਾਂ ਦੇਖੋ ਫੋਟੋ ਸਟੇਟ ਜਿਹੜੀਆਂ ਹੁੰਦੀਆਂ ਨੇ, ਕਈ ਤਾਂ ਆਪਾਂ ਕੀ ਕਹਿੰਦੇ ਆ ਬਈ ਕਾਫੀ bright ਨੇ, ਕਈ ਕਾਫੀ ਉਹ ਆਉਂਦੀਆਂ ਹੁੰਦੀਆਂ ਬਈ, ਦਿੱਖਦਾ ਬਹੁਤ rear ਆ, ਹੈ ਨਾ, ਬਈ ਆਪਾਂ ਊਈਂ ਨਹੀਂ ਪੜ੍ਹ ਸਕਦੇ, ਸਿੱਧੀ ਜਿਹੀ ਗੱਲ ਹੈ। ਆਪਾਂ ਵੀ ਕਹਾਂਗੇ ਯਾਰ ਛੱਡ ਯਾਰ ਆਹ ਇਹਦੇ ਸਿਆਪੇ ਨੂੰ ਆਪਾਂ ਕਰਨਾ ਹੀ ਨਹੀਂ।

ਚੱਲ fourth year ਚੱਲ ਰਿਹਾ ਸੀ last year ਚੱਲ ਰਿਹਾ ਸੀਗਾ। third year ਦੇ ਵਿੱਚ last supply ਆ ਗਈ। ਚੱਲੋ supply ਆਈ, ਬਹੁਤ ਹੋਇਆਂ ਨਾ ਘਰਦਿਆਂ ਨੂੰ, ਘਰਦਿਆਂ ਨੂੰ ਐਨਾ ਨਹੀਂ feel ਨਹੀਂ ਕੀਤਾ। ਬਈ ਚੱਲ ਯਾਰ ਦੋ ਸਾਲ ਤਾਂ ਨਹੀਂ ਆਈ, ਤੀਜੇ ਸਾਲ ਚ supply ਆਈ ਹੈ। ਕੋਈ ਗੱਲ ਨਹੀਂ, ਨਿਕਲ ਜਾਊਗੀ, ਨਿਕਲ ਵੀ ਗਈ, ਇਹੋ ਜਿਹੀ ਗੱਲ ਨਹੀਂ ਸੀਗੀ, ਪੜ੍ਹਨ ਵਾਲੇ ਸੀਗੇ, ਹੋਰ ਕੋਈ ਹੁੰਦਾ ਆਪਾਂ ਕਹਿ ਦਿੰਦੇ ਹਾਂ ਆਪਣੇ ਵਰਗੇ ਮੁੰਡੇ ਖੁੰਡੇ ਹੁੰਦੇ ਨੇ, ਅਗਲਾ ਕਹਿੰਦਾ ਕੋਈ ਨਾ ਯਾਰ ਦੇਖਦੇ ਹਾਂ ਨਿਕਲਦੀ ਹੈ ਕਿ ਨਹੀਂ ਸਿਆਪਾ ਹੀ ਹੈ, ਯੇਹ ਹੈ, ਵੋਹ ਹੈ, ਪਰ ਨਹੀਂ, ਪੂਰੀ ਆਪਣੀ ਜਾਨ ਲਾ ਕੇ ਆਪਣੀ supply ਕੱਢੀ। ਠੀਕ ਹੈ, ਆਪਣਾ ਚੰਗੀ ਤਰ੍ਹਾ ਪੜ੍ਹੇ ਉਹ ਵਧੀਆ ਪੜ੍ਹੇ, supply ਕੱਢੀ ਚੱਲੋ, ਉਹੀ ਜਿਹੜੇ ਜਿਹੜੇ subject ਤੋਂ supply ਸੀਗੀ, ਉਹੀ subject ਦੇ ਵਿੱਚ ਅੱਗੇ, ਵਧੀਆ marks ਲੈ ਕੇ pass ਹੋਈ। ਅਤੇ ਉਹਦੇ ਨਾਲ percentage ਹੋਰ improvement improvement ਹੋ ਗਈ ਅਤੇ ਉਹ ਦੂ ਬਾਅਦ ਆ ਗਿਆ last year ਦੇ ਵਿੱਚ, ਚੱਲੋ ਜੀ, ਫੇਰ ਉਹੀ ਪੜੋ ਪੜੋ ਪੜੋ ਹੈ ਨਾ, ਅਤੇ ਫੇਰ end ਤੇ ਆ ਕੇ ਬੰਦਾ ਅੱਕ ਵੀ ਜਾਂਦਾ ਯਾਰ, ਚਾਰ ਸਾਲ ਹੋ ਗਏ, ਰੋਜ਼ ਸਵੇਰੇ ਉੱਠ ਕੇ ਪਟਿਆਲੇ ਨੂੰ ਦੇਖਿਆ ਆਪਣਾ ਸੰਗਰੂਰ ਨੂੰ ਜਾਣਾ,

ਸਾਰਾ ਕੁੱਛ ਹੋ ਗਿਆ, ਪੈਸੇ ਵੀ ਦਿੱਤੇ ਜਾਂਦੇ ਸੀਗੇ ਹੈ ਨਾ, ਫੀਸ ਵਗੈਰਾ ਕਾਫੀ ਹੁੰਦੀ ਸੀਗੀ ਉਹਦੀ, ਇੱਕ ਛੇ ਮਹੀਨਿਆਂ ਦੀ ਫੀਸ ਪੰਜਾਹ ਹਜ਼ਾਰ ਸੀਗੀ, okay okay ਸਤਿ ਸ਼੍ਰੀ ਅਕਾਲ ਜੀ ਮੈਂ ਗਾਤੀ ਅੱਜ ਮੈਂ ਤੁਹਾਨੂੰ ਇਕ ਕਹਾਣੀ ਸੁਣਾਉਣ ਜਾ ਰਹੀ ਹਾਂ ਜਿਸਦਾ ਨਾ ਹੈ ਬਦਚਲਣ ਔਰਤ ਭਾਗ ਪਹਿਲਾ ਸਰਦੀਆਂ ਦੀ ਰੁੱਤ ਸ਼ੁਰੂ ਹੋ ਹੋ ਰਹੀ ਸੀ ਥੋੜੀ ਥੋੜੀ ਜਿਹੀ ਗਰਮੀ ਪੌਣ ਚੱਲਣ ਲੱਗ ਪਈ ਸੀ ਸੂਰਜ ਤੇ ਆਪਣੀ ਤਪਸ਼ ਨੂੰ ਥੋੜਾ ਨਰਮ ਕਰ ਲਿਆ ਸੀ ਤੇ ਭੱਤੂ ਦੇ ਜਿੰਦੇ ਦੇ ਵਿਆਹ ਦੇ ਦਿਨ ਨੇੜੇ ਆ ਰਹੇ ਸਨ ਉਸਦਾ ਵਿਆਹ ਚੜ੍ਹਦੇ ਪੋਹ ਦੇ ਮਹੀਨੇ ਵਿਚ ਰੱਖ ਦਿੱਤਾ ਗਿਆ ਸੀ ਕੁਝ ਕੁ ਤਿਆਰੀਆਂ ਸ਼ੁਰੂ ਹੋ ਗਿਆ ਸਨ ਭੂਤ ਭੱਤੂ ਜਿਦੇ ਜਿਦੇ ਦਾ ਬਾਪੂ ਜਿੰਦੇ ਦਾ ਬਾਪੂ ਉਹਦੇ ਉਹਨੂੰ ਉਹਨੂੰ ਵੀ ਬਹੁਤ ਚਾਅ ਚੜ੍ਹਿਆ ਹੋਇਆ ਸੀ ਭੱਤੂ ਦੀ ਘਰਵਾਲੀ ਛਿੰਦੋ ਨੇ ਆਪਣੇ ਪੇਕੇ ਘਰ ਸੁਨੇਹਾ ਲਗਾ ਦਿੱਤਾ ਜਿੰਦਾ ਮਾਲੂਕ ਜਿਹੀ ਉਮਰ ਕੁਝ ਸਤਾਰਾਂ ਸਾਲ ਦੀ ਸੀ ਹਲੇ ਉਹ ਮੁੱਛਾ ਦੇ ਵਿਚ ਪੂਰਾ ਜਿਹਾ ਨਹੀਂ ਆਇਆ ਸੀ ਪਰ ਪਰ ਉਸਦਾ ਵਿਆਹ ਜਲਦੀ ਹੀ ਕਰ ਦੇਣ ਲਗੇ ਸਨ ਕਿਉਕਿ ਛਿੰਦੇ ਦਾ ਇਹ ਪਿਛਲੀ ਉਮਰ ਦਾ ਪਿਛਲੀ ਉਮਰ ਦਾ ਬੱਚਾ ਸੀ ਪਹਿਲਾ ਤੀਨ ਧੀਆਂ ਸਨ ਜਿਹੜੀਆਂ ਵਿਆਹ ਹੋ ਚੁੱਕਿਆ ਸਨ ਇਹ ਵੀ ਪਿੰਡ ਵਿਚ ਰੌਲਾ ਪਿਆ ਸੀ ਕਿ ਭੱਤੂ ਦਾ ਆਪਣਾ ਬੱਚਾ ਨਹੀਂ ਸੀ ਪਿੰਡ ਵਿਚ ਅਫਵਾਹ ਸੀ ਕਿ ਇਹ ਬੱਚਾ ਤੁਹਾਡ ਉਹਨੇ ਪਿੰਡ ਦੇ ਬਾਹਰ ਇਕ ਪਖੰਡੀ ਸਾਧ ਰਹਿੰਦਾ ਹੈ ਉਸਦੇ ਡੇਰੇ ਤੋਂ ਪ੍ਰਾਪਤ ਕੀਤਾ ਹੈ ਇਹਨਾਂ ਦੇ ਗੁਵਾਂਢੀ ਚੰਨੇ ਨੇ ਬਹੁਤ ਵਾਰੀ ਇਸ ਨੂੰ ਅੱਧੀ ਰਾਤ ਉਸ ਡੇਰੇ ਵਿਚ ਵੇਖਿਆ ਸੀ ਤੇ ਚੰਨੇ ਨੇ ਹੀ ਇਸਦੀ ਅਫਵਾਹ ਫੈਲਾਈ ਹੋਈ ਸੀ ਚੰਨਾ ਉਸਨੂੰ ਪਸੰਦ ਕਰਦਾ ਸੀ ਤੇ ਅਕਸਰ ਚੰਨਾ ਉਸਨੂੰ ਹਵਸ ਭਰਿਆ ਨਜ਼ਰਾਂ ਨਾਲ ਧੱਕਦਾ ਰਹਿੰਦਾ ਸੀ ਉਹ ਇੰਝ ਪਹਿਲੀ ਦਫ਼ਾ ਨਹੀਂ ਕਰ ਰਿਹਾ ਸੀ ਆਉਂਦੇ ਜਾਂਦੇ ਪਿੰਡ ਦੀਆ ਔਰਤਾਂ ਨੂੰ ਘੂਰਦਾ ਰਹਿੰਦਾ ਸੀ ਸੀ ਜਿੰਦੇ ਨੂੰ ਵਿਆਹ ਦਾ ਅਤਿਅੰਤ ਚਾਹ ਸੀ ਉਹ ਪਰ ਉਸ ਨੂੰ ਵਿਆਹ ਦੇ ਭੇਦ ਬਾਰੇ ਗਿਆਨ ਅਧੂਰਾ ਤੇ ਨਿਆਣੀ ਮਤ ਸੀ ਉਸਨੇ ਆਪਣੀ ਹੋਣ ਵਾਲੀ ਘਰਵਾਲੀ ਨੂੰ ਅਜੇ ਤਕ ਦੇਖਿਆ ਵੀ ਨਹੀਂ ਸੀ ਜਿੰਦਾ ਸਕੂਲ ਵਿਚ ਬਾਹਰਵੀਂ ਜਮਾਤ ਬਾਹਰਵੀਂ ਜਮਾਤ ਦਾ ਵਿਧਿਆਰਥੀ ਸੀ ਉਸ ਨੇ ਉਸਦੇ ਨਾਲ ਪੜ੍ਹਨ ਵਾਲੇ ਮੁੰਡੇ ਉਸਦੇ ਵਿਆਹ ਨੂੰ ਲੈਕੇ ਉਸਨੂੰ ਛੇੜਦੇ ਸੀ

ਨਾਲ ਦੇ ਪਿੰਡ ਵਿਚ ਰਹਿੰਦੇ ਸਨਨਾ ਉਹ ਧਨਾ ਧਨਾਢ ਟੱਬਰ ਸੀ ਜਿਦੇ ਜਿੰਦੇ ਦੇ ਸਹੁਰਾ ਪਿੰਡ ਦਾ ਸਰਪੰਚ ਸੀ ਤੇ ਕਰੀਬ ਪੰਜਾਹ ਕਿੱਲੇ ਜ਼ਮੀਨ ਉਸਨੇ ਸਰਪੰਚੀ ਸਿਰੋਂ ਬਣਾਈ ਸੀ ਜਿਥੇ ਹੋਰੀਂ ਵੀ ਘਰੋਂ ਤਗੜੇ ਜਿੰਦੇ ਹੋਣੀ ਵੀ ਘਰੋਂ ਤਗੜੇ ਜੇ ਸੀ ਕਰੀਬ ਪੰਤਾਲੀ ਕਿੱਲੇ ਜ਼ਮੀਨ ਆਪਣੇ ਸਨ ਤੇ ਬਾਕੀ ਉਨ੍ਹਾਂ ਨੇ ਠੇਕੇ ਤੇ ਲਈ ਹੋਏ ਸਨ ਭੱਤੂ ਜਿੰਦੇ ਦੇ ਬਾਪ ਵਾਹੀ ਵਾਲੇ ਸਨ ਜਿੰਦੇ ਦੇ ਦੀ ਹੋਣ ਵਾਲੀ ਘਰਵਾਲੀ ਬਹੁਤ ਸੋਹਣੀ ਸੀ ਉਹ ਕੇਵਲ ਇੱਕੀਆਂ ਸਾਲਾਂ ਦੀ ਮੁਟਿਆਰ ਸੀ ਉਸਦੀਆਂ ਅੱਖਾਂ ਦੀਆਂ ਪੁਤਲੀਆਂ ਦਾ ਰੰਗ ਨੀਲਾ ਸੀ ਅਤੇ ਉਹ ਪੰਜ ਫੁੱਟ ਚਾਰ ਇੰਚ ਦੀ ਸੀ ਜੋਕਿ ਜਚਦਾ ਸੀ ਕਿ ਰੰਗ ਗੋਰਾ ਖ ਖੱਬੀ ਗੱਲ ਉਪਰ ਕਾਲੇ ਰੰਗ ਦਾ ਤਿਲ ਜਿਹੜਾ ਉਸਦੀ ਸੁੰਦਰਤਾ ਤੇ ਚਾਰ ਚੰਨ ਲਗਾਉਂਦਾ ਸੀ ਜਿਥੇ ਕੁੜਮਾਈ ਦੇ ਨੇੜੇ ਆਕੇ ਛਿੰਦੇ ਦੀ ਮਾਂ ਛਿੰਦੋ ਚਾਈਂ ਚਾਈਂ ਸਾਰ ਸਾਕ ਸੰਬੰਧੀਆਂ ਨੂੰ ਜਿੰਦੇ ਦੇ ਵਿਆਹ ਦਾ ਸੱਦਾ ਪੱਤਰ ਦੇ ਰਹੀ ਸੀ ਜਿੰਦੇ ਦਾ ਵਿਆਹ ਪੋਹ ਦੇ ਪਹਿਲੇ ਹਫਤੇ ਦੇ ਸ਼ੁਕਰਵਾਰ ਦਾ ਆ ਗਿਆ

ਬਰਾਤ ਕਿਬ ਕਰੀਬ ਗਿਆਰਾਂ ਵਜੇ ਉਸਦੇ ਜਿੰਦੇ ਦੇ ਸੁਹਰੇ ਪੁੱਜ ਗਈ ਪਿੰਡ ਪਹੁੰਚ ਗਈ ਸਭ ਤੋਂ ਪਹਿਲਾ ਜਿੰਦੇ ਦੀ ਜਿੰਦੇ ਨੇ ਉਸਦੀ ਘਰਵਾਲੀ ਰਿੰਪੀ ਨੂੰ ਅਨੰਦ ਪੜ੍ਹਦੇ ਪੜ੍ਹਾਏ ਗਏ ਫਿਰ ਬਾਕੀ ਰਸਮਾਂ ਰਿਵਾਜ਼ ਕੀਤੇ ਗਏ ਸ਼ਾਮ ਨੂੰ ਪੰਜ ਵਜੇ ਡੋਲੀ ਤੋਰਨ ਦੀ ਰਸਮ ਕੀਤੀ ਗਈ ਪਿੰਡ ਪਹੁੰਚਣ ਪਿੰਡ ਪਹੁੰਚ ਕੇ ਮਾਂ ਨੇ ਪਾਣੀ ਵਾਰਿਆ ਵਿਆਹ ਮੁਕੰਮਲ ਹੋ ਗਿਰਿੰਪੀ ਦੇ ਦਾਜ ਵਿਚ ਬੁਲਟ ਤੇ ਹੋਰ ਘਰ ਦਾ ਸਾਜੋ ਸਮਾਨ ਫਰਿਜ c. ।. d ਵਗੈਰਾ ਦਿੱਤੇ ਗਏ ਸਨ ਉਹਨਾਂ ਨੇ ਵਿਆਹ ਵਿਚ ਕੋਈ ਕਮੀ ਨਹੀਂ ਸੀ ਛੱਡੀ ਰਿੰਪੀ ਦੇ ਪੀਓ ਮਾਂ ਪਿਓ ਨੇ ਜਿੰਦੇ ਨੂੰ ਇਕ ਸੋਨੇ ਦਾ ਕੜਾ ਅਤੇ ਸੋਨੇ ਦੀ ਚੈਨ ਵੀ ਪਾਈ ਰਿੰਪੀ ਨੂੰ ਰਾਣੀ ਹਰ ਪਾਈਆਂ ਜਿਥੇ ਜਿੰਦੇ ਨੇ ਤੇ ਰਿੰਪੀ ਦੀ ਜੋਡੀ ਬਹੁਤ ਖੂਬਸੂਰਤ ਲੱਗ ਰਹੀ ਸੀ ਅਗਲੇ ਦਿਨ ਦਿਨ ਜੋੜੀ ਨੂੰ ਗਾਣੇ ਗੁਣੇ ਖਿੜਾਏ ਗਏ ਹੋਲੀ ਹੋਲੀ ਸਾਰੇ ਰਿਸ਼ਤੇਦਾਰ ਆਪਣੇ ਘਰਾਂ ਨੂੰ ਤੁਰ ਗਏ ਤੇ ਵਿਆਹ ਦੇ ਸਾਰੇ ਰਸਮੋ ਰਿਵਾਜ਼ ਸੰਪੂਰਨ ਹੋ ਗਏ ਰਾਤ ਨੂੰ ਸਭ ਨੇ ਇਕੱਠੇ ਰੋਟੀ ਪਾਣੀ ਖਾਦਾ ਤੇ ਆਪਣੇ ਆਪਣੇ ਕਮਰਿਆਂ ਵਲ ਸੌਣ ਚਲੇ ਗਏ ਰਿੰਪੀ ਚੜ੍ਹਦੀ ਜਵਾਨੀ ਦੀ ਮੁਟਿਆਰ ਸੀ ਉਸਨੂੰ ਅੱਜ ਰਾਤ ਦਾ ਬਹੁਤ ਚਾ ਸੀ ਕਿਉਕਿ ਅੱਜ ਉਹਨਾਂ ਦੀ ਸੁਹਾਗਰਾਤ ਸੀ ਰਿੰਪੀ ਪਲੰਗ ਉੱਤੇ ਬੈਠੀ ਹੋਈ ਆਪਣੀ ਸੁਹਾਗਰਾਤ ਬਾਰੇ ਸੋਚ ਰਹੀ ਸੀ ਤੇ ਆਪਣੇ ਮਨ ਵਿਚ ਵਿਚਾਰ ਕਰ ਰਹੀ ਸੀ ਕਿ ਜਿੰਦੇ ਨਾਲ ਗੱਲ ਕਿਵੇ ਕਰੇਗੀ ਉਹ ਹਲੇ ਤਕ ਉਹ ਸਿਰ ਉਸ ਨਾਲ ਕੋਈ ਵਿਚਾਰ ਨਹੀਂ ਕਰ ਸਕੀ ਸੀ ਜਿੰਦਾ ਬਾਹਰੋਂ ਆਇਆ ਤੇ ਉਸਨੇ ਰਿੰਪੀ ਨਾਲ ਕੋਈ ਗੱਲ ਬਾਤ ਨਾ ਕੀਤੀ

ਤੇ ਚੁਪਚਾਪ ਪਾਸਾ ਵੱਟ ਕੇ ਲੰਮਾ ਪੈ ਗਿਆ ਰਿੰਪੀ ਦਾ ਚਾ ਮਰਾਲ ਦਿਲ ਵਿਚ ਹੀ ਰਹਿ ਗਏ ਗਏ ਤੇ ਉਸ ਨੇ ਪਲ ਉਲਟ ਉਸਲਵੱਟੇ ਲੈਂਦੀਆਂ ਰਾਤ ਲੰਘਾਈ ਹਰ ਪਾ ਹਰ ਦਿਨ ਇੰਝ ਹੀ ਲੰਘ ਜਾਂਦਾ ਜਿੰਦੇ ਨੇ ਆਪਣੀ ਘਰਵਾਲੀ ਵਿਚ ਕੋਈ ਦਿਲਚਸਪੀ ਨਹੀਂ ਲਈ ਪਰ ਰਿੰਪੀ ਨੂੰ ਜਿੰਦੇ ਵਿਚ ਨਾਲ ਹੀ ਬਹੁਤ ਸ਼ਿੱਦਤ ਨਾਲ ਪਿਆਰ ਸੀ ਚਾਹੇ ਰਿੰਪੀ ਨੂੰ ਮਨ ਦਾ ਪਿਆਰ ਨਹੀਂ ਮਿਲ ਰਿਹਾ ਸੀ ਪਰ ਉਸ ਨੂੰ ਇਸ ਗੱਲ ਦਾ ਅਫਸੋਸ ਨਹੀਂ ਸੀ ਉਸਦੇ ਦਿਲ ਵਿਚ ਕਈ ਵਾਰ ਤਾ ਪਿਆਰ ਦੀ ਤਾਂਘ ਜਗੀ ਪਰ ਉਸਨੂੰ ਉਹ ਦਬਾ ਲੈਂਦੀ ਸੀ ਜਿਥੇ ਚੁੱਲ੍ਹੇ ਵਿਚ ਅਗਲੇ ਦਿਨ ਵਾਸਤੇ ਅੱਗ ਦਬਾ ਕੇ ਰਖੀ ਜਾਂਦੀ ਹੈ ਜਿਵੇਂ ਫਰਿਜ ਵਿਚ ਬਰਫ ਜਮਾਉਣ ਲਈ ਪਾਣੀ ਰੱਖਿਆ ਜਾਂਦਾ ਹੈ ਉਸੇ ਤਰਾਹ ਉਹ ਪਿਆਰ ਰੱਖਦੀ ਸੀ ਤਾਂਘ ਨੂੰ ਦਬਾ ਲੈਂਦੀ ਸੀ ਉਹ ਕਦੇ ਵੀ ਹਰਖ ਨਹੀਂ ਕਰਦੀ ਸੀ ਦਿਲ ਦਿਮਾਗ ਤੇ ਹਾਵੀ ਨਾ ਹੋਣ ਦਿੰਦੀ ਸੀ ਵਿਆਹ ਹੋਏ ਨੂੰ ਕਈ ਦਿਨ ਹੋ ਗਏ ਕਈ ਮਹੀਨੇ ਬੀਤ ਗਏ ਪਰ ਦੋਵਾਂ ਵਿਚ ਵਿਚਾਲੇ ਕੁਝ ਨਾ ਹੋਇਆ ਉਹਨਾਂ ਦੋਵਾਂ ਵਿਚ ਕਦੇ ਵੀ ਅਰਥ ਭਰਪੂਰ ਸੰਵਾਦ ਨਾ ਹੋਇਆ ਜਿਦਾਂ ਰਿੰਪੀ ਦੇ ਕੋਲ ਇਕ ਹੀ ਬਿਸਤਰ ਵਿਚ ਸੌਂਦਾ ਸੌਂਦਾ ਪਰ ਕਦੇ ਹਮਬਿਸਤਰ ਨਾ ਹੁੰਦਾ ਰਿੰਪੀ ਨੇ ਕੋਸ਼ਿਸ਼ ਕੀਤੀ ਜਿੰਦੇ ਨਾਲ ਪਿਆਰ ਨਾਲ ਗੱਲ ਕਰਨੀ ਚਾਹੀ ਪਰ ਜਿੰਦਾ ਟੁੱਟ ਕੇ ਪੈ ਜਾਂਦਾ ਜਿੰਦੇ ਨੇ ਕਈ ਵਾਰ ਮਾਰ ਕੁਟਾਈ ਵੀ ਕੀਤੀ ਇਹ ਖਾਨਦਾਨੀ ਪਰਿਵਾਰ ਵਿੱਚੋ ਹੋਣ ਕਰਕੇ ਰਿੰਕੀ ਕਦੇ ਸਹੁਰਿਆਂ ਦੀ ਗੱਲ ਪੇਕੇ ਨਹੀਂ ਸਾਂਝੀ ਕਰਦੀ ਕਿਉਕਿ ਉਹ ਦੋਵਾਂ ਪਰਿਵਾਰਾ ਵਿਚ ਫਿੱਕ ਨਹੀਂ ਪਾਉਂਦੀ ਚਾਹੁੰਦੀ ਸੀ ਗੁਆਂਢੀ ਚੰਨਾ ਹਰ ਛੱਤ ਤੇ ਚੜ੍ਹ ਕੇ ਸੱਸ ਤੇ ਨੂੰਹ ਨੂੰ ਤਾੜਦਾ ਰਹਿੰਦਾ ਤਾੜਦਾ ਰਹਿੰਦਾ ਗੁਆਂਢੀ ਚੰਨਾ ਹਰ ਰੋਜ ਤਾੜਦਾ ਰਹਿੰਦਾ ਪਹਿਲਾ ਉਹ ਛਿੰਦੋ ਤੇ ਨਜ਼ਰ ਰੱਖਦਾ ਸੀ ਤੇ ਹੁਣ ਉਹ ਰਿੰਪੀ ਉਪਰ ਵੀ ਰੱਖਦਾ ਸੀ ਰਿੰਪੀ ਹੋਰ ਜਵਾਨ ਹੁੰਦੀ ਜਾ ਰਹੀ ਸੀ ਉਹ ਜਦੋ ਉਹ ਸੋਹਣਾ ਸੂਟ ਪਾਕੇ ਸੋਹਣੀ ਸੁਰਖੀ ਬਿੰਦੀ ਲਾਕੇ ਹਾਰ ਸ਼ਿੰਗਾਰ ਕਰਕੇ ਬਾਹਰ ਆ ਜਾਂਦੀ ਤਾਂ ਚੰਗੀਆਂ ਭਰਿਆ ਦੇ ਹੋਸ਼ ਉਡ ਜਾਂਦੇ ਛਿੰਦਾ ਬਾਹਰਵੀਂ ਕਲਾਸ ਪਾਸ ਕਰ ਗਿਆ ਸੀ ਉਸਨੇ ਘਰਦਿਆਂ ਨਾਲ ਸਲਾਹ ਕੀਤੀ ਕੀ ਉਹ ILETS ਕਰਕੇ ਬਾਹਰ ਚਲਾ ਜਾਵੇ ਜਿੰਦੇ ਦੀ ਮਾਂ ਪੁੱਤ ਜੇ ਤੇਰਾ ਬਾਹਰ ਜਾਣ ਵਾਸਤੇ ਮਨ ਹੈ ਤਾਂ ਤੂੰ ਚਲਾ ਜਾ ਰਿੰਪੀ ਉਸਦੀ ਸੱਸ ਨਾਲ ਗੱਲ ਕੀਤੀ ਕਿ ਜਿੰਦਾ ਬਾਹਰ ਜਾਣਾ ਚਾਹੁੰਦਾ ਹੈ ਰਿੰਪੀ ਨੇ ਕਿਹਾ ਸਾਨੂੰ ਦੋਵਾਂ ਨੂੰ ਇੰਗਲੈਂਡ ਭੇਜ ਦੋ ਹੁਣ ਹਮ england ਦੇ spousevise ਲਗ ਰਹੇ ਹਨ ਮੇਰੀ ਭੂਆ ਤੇ ਨੂੰਹ ਪੁਤ england ਪਿਛਲੇ ਮਹੀਨੇ ਹੀ ਗਏ ਨੇ ਨੇ ਤੇ ਮੈਂ ਉਥੇ ਭੇਜ ਦੀਓ ਜਿੰਦੇ ਨੇ ਇਸ ਗੱਲ ਤੇ ਲੜਾਈ ਪਾ ਲਈ ਤੇ ਕਹਿਣ ਲੱਗਾ ਮੈਂ ਇਕੱਲੇ ਹੀ ਕਨੇਡਾ ਜਾਣਾ ਹੈ ਅਹ ਉਥੇ p r ਕਰਕੇ ਰਿੰਪੀ ਨੂੰ ਬੁਲਾਣੇ ਬਾਰੇ ਸੋਚਾਂਗਾ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

ਵਧੀਆ ਤੁਸੀਂ ਦੱਸੋ hello

ਵਧੀਆ ਤੁਸੀਂ ਦੱਸੋ

ਅਹ ਤੁਸੀਂ ਕੀ ਕਰਦੇ ਓ ਜੀ ਮੈਂ machine embroidery

ਅੱਛਾ ਤੇ ਤੁਸੀਂ ਕਹਿੜੇ ਕਹਿੜੇ ਮੈਂ ਟਾਂਕਿਆਂ ਮਸ਼ੀਨੀ ਕਢਾਈ ਸੀ ਮਸ਼ੀਨੀ ਕਢਾਈ ਚ ਮੈਂ ਟਾਂਕਿਆਂ ਜਿੱਦਾ ਮਟਰ ਟਾਂਕਾ ਚਾਵਲ ਟਾਂਕਾ ਸ਼੍ਰ੍ਟਣ ਅੱਛਾ ਤੇ ਇਹਨਾ ਨੇ ਤੁਹਾਨੂੰ ਆਉਂਦੇ ਨੇ ਸਾਰੇ

ਅੱਛਾ ਜੇ ਤੁਹਾਤੇ ਕੁੱਝ ਬਣਵਾਉਣਾ ਹੋਵੇ ਤੁਸੀਂ ਬਣਾ ਸਕਦੇ ਓ order ਤੇ ਹਾਂਜੀ ਬਣਾ ਸਕਦੇ ਆ ਅੱਛਾ ਜੇ ਮੈਂ ਸਿੱਖਣਾ ਹੋਵੇ ਤੁਸੀਂ ਸਿਖਾ ਵੀ ਸਕਦੇ ਓ ਹਾਂ ਜੀ ਜੇ ਤੁਸੀਂ ਸਿੱਖਣਾ ਚਾਉਂਦੇ ਓ ਤਾਂ ਸਿਖਾ ਵੀ ਸਕਦੀ ਆ ਅੱਛਾ ਤੇ ਤੁਸੀਂ ਕਿੱਥੇ ਲੱਗੇ ਹੋਏ ਓ ਜੀ ਮੈਂ MB city

social APP ਤੇ ਮਤਲਬ ਹਲੇ ਮੈਂ use ਨੀ ਕੀਤਾ ਅੱਗੇ ਜਿੱਦਾਂ page ਬਣਾ ਕੇ ਹੁਣ ਕੰਮ ਜਦੋਂ ਸ਼ੁਰੂ ਕਰ ਦੇਣਾ ਮੈਂ ਫੇਰ ਪਾਇਆ ਕਰੁ ਯਾਨੀ post ਅੱਛਾ ਜੀ ਤੁਸੀਂ ਹੁਣ ਆਪਣੇ main ਮਸ਼ੀਨੀ ਕਢਾਈ ਦੇ main main ਟਾਂਕਿਆਂ ਬਾਰੇ ਦਸ ਸਕਦੇ ਆ ਜੀ main ਟਾਂਕਾ ਪਹਿਲਾਂ ਤਾਂ ਮਾਉ ਰੇ mother ਟਾਂਕਾ ਹਾਂਜੀ ਤੇ ਚਾਵਲ ਟਾਂਕਾ

ਤੇ ਆਸ਼ ਹਾਤਮ ਭਰਨਾ